ਇਹ ਬਸਿਸ ਐਸ_ਏ_ਐਸ ਨਗਰ ਦਿਆਂ ਹਨ ਇਹ ਕਿਸੇ ਇਹ ਇਹ ਹੌਸਪੀਟਲ ਦੀ ਐਮਬੂਲੈਂਸ ਹੈ।

ਇਸ ਹੋਲ ਵਿੱਚ ਬਹੁਤ ਸਾਰੇ ਪੱਖੇ ਵੀ ਲੱਗੇ ਹੋਏ ਹਨ।

ਇਸ ਪਿਕਚਰ ਵਿਚ ਸਾਨੂੰ ਇੱਕ ਕੋਠੀ ਦਿਖਾਈ ਦੇ ਰਹੀ ਹੈ। ।

ਹਾਊਸ ਦੇ ਅੰਦਰ ਬੋਹਤ ਜਿਆਦਾ ਟ੍ਰੀਸ ਵੀ ਲੱਗੇ ਹੋਏ ਹਨ ਨਾਲ ਹੀ ਇੱਸ ਦੇ ਬਾਹਰ ਇੱਕ ਗੇਟ ਵੀ ਲੱਗਾ ਹੋਇਆ।

ਟੇਬਲ ਦਾ ਕਲਰ ਵਾਈਟ ਕਲਰ ਦਾ ਹੈ ਜੋ ਕਿ ਦੇਖਣ ਵਿੱਚ ਬਹੁਤ ਸੁੰਦਰ ਲੱਗ ਰਿਹਾ ਹੈ।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

ਇਹ ਇੱਥੇ ਬਹੁਤ ਹੀ ਜਿਆਦਾ ਟਰੈਫਿਕ ਵੀ ਲੱਗ ਰਿਹਾ ਹੈ ਰੋਡ ਉੱਤੇ ਬਹੁਤ ਸਾਰੀਆਂ ਕਾਰਸ਼ ਵੀ ਦਿੱਖ ਰਹੀਆਂ ਹਨ।

ਇਸ ਏ_ਟੀ_ਐਮ ਦਾ ਨਾਮ ਸਟੇਟ ਬੈਂਕ ਏ_ਟੀ_ਐਮ ਹੈ। ਏ_ਟੀ_ਐਮ ਦੇ ਅੰਦਰ ਕੁਛ ਵਿਅਕਤੀ ਵੀ ਦੇਖਣ ਨੂੰ ਮਿਲ ਰਹੇ ਹਨ।

ਇੱਸ ਵਿੱਚ ਚਾਰ ਕਾਰਸ ਅਤੇ ਇੱਕ ਟੈਂਪੂ ਵੀ ਦੇਖਨ ਨੂੰ ਮਿੱਲ ਰਿਹਾ ਹੈ।

ਇਹ ਆਦਮੀ ਆਪਣੀ ਸੈਲਫੀ ਲੈ ਰਿਹਾ ਹੈ ਆਦਮੀ ਦੇ ਪਿੱਛੇ ਇਕ ਬਹੁਤ ਹੀ ਸੋਹਣਾ ਘਰ ਹੈ।

ਇਸ ਸ਼ੋਪ ਤੇ ਸਾਨੂੰ ਬਹੁਤ ਹੀ ਤਰਾਂ ਦੇ ਆਚਾਰ ਵੀ ਦੇਖਣ ਨੂੰ ਮਿਲ ਰਹੇ ਹਨ।

ਇਸ ਸ਼ੋਪ ਦਾ ਨਾਮ ਟਰੈਕ ਐਂਡ ਟਰੇਲ ਹੈ ਇਹ ਸ਼ੋਪ ਵੇਖਣ ਵਿੱਚ ਬਹੁਤ ਸੁੰਦਰ ਲੱਗ ਰਹੀ ਹੈ।

ਇਹ ਆਦਮੀ ਸੀਵਰੇਜ ਨੂੰ ਸਾਫ ਕਰਨ ਦਾ ਕੰਮ ਕਰ ਰਿਹਾ ਹੈ।

ਇਹ ਬ੍ਰਿਕਸ ਸੀਮੈਂਟ ਦੀਆ ਬਣੀਆਂ ਹੋਈਆ ਹਨ ਇਹ ਬ੍ਰਿਕਸ ਵੀ ਹਨ ਤੇ ਟਾਇਲਸ ਵੀ ਹਨ।

ਸ਼ੋਪ ਜੁੱਤੀਆਂ ਵਾਲੀ ਹੈ ਇੱਥੇ ਬਹੁਤ ਹੀ ਸੋਹਣੀਆਂ-ਸੋਹਣੀਆਂ ਜੁੱਤੀਆਂ ਲੱਗੀਆਂ ਹੋਈਆਂ ਹਨ।

ਇਹ ਸਾਡੇ ਲਈ ਬਹੁਤ ਹੀ ਲਾਭਦਾਇਕ ਹੁੰਦੀ ਹੈ ਇਸ ਨਾਲ ਖੇਤ ਬਹੁਤ ਹੀ ਵਧੀਆ ਅਤੇ ਮਿੱਟੀ ਵੀ ਬਹੁਤ ਵਧੀਆ ਹੋ ਜਾਂਦੀ ਹੈ।

ਇਹ ਸ਼ੋਪ ਇਹ ਸ਼ੋਪ ਨਹੀਂ ਇਹ ਜਿਮ ਹੈ ਜਿਮ ਦਾ ਨਾਮ ਭੱਟੀ ਬਾਡੀ ਬਿਲਡਿੰਗ ਜਿਮ ਹੈ।

ਇਸ ਪਿੱਚਰ ਵਿੱਚ ਸਾਨੂੰ ਇੱਕ ਮੋਬਾਈਲ ਸ਼ੌਪਸ ਦੇਖ ਮੋਬਾਈਲ ਸ਼ੌਪ ਦੇਖਣ ਨੂੰ ਮਿਲ ਰਹੀ ਹੈ।